ਜਿਸ ਨਾਲ ਕਈ ਕਾਰਨ ਦੇਸ਼ਾਂ ਦੇ ਵਿੱਚ ਬੋਹਤ ਜਿਆਦਾ ਨੁਕਸਾਨ ਹੋਏ ਹਨ। ਸਬ ਤੋਂ ਵੱਧ ਪ੍ਰਭਾਭੀਤ ਹੋਣ ਵਾਲੇ ਦੇਸ਼ਾਂ ਦੇ ਵਿਚ ਹੀ ਇਸਇਸਦਾ ਬੋਹਤ ਜਿਆਦਾ ਨੁਕਸਾਨ ਹੋਇਆ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਹਨ ਇਹ ਇੱਕ ਅਜੇਹੀ ਆਫ਼ਤ ਹੈ ਜਿਸ ਨਾਲ ਲੱਗਭਗ ਲੋਕ ਅਹ ਸਬ ਤੋਂ ਵੱਧ ਲੋਕ ਆ ਜੋ ਮਾਰੇ ਜਾ ਰਹੇ ਹਨ ਅਤੇ ਇਸਦੇ ਵਿਚ ਲੋਕਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਇਹ ਮਹਾਮਾਰੀ ਅਨੇਕਾਂ ਦੇਸ਼ਾਂ ਦੇ ਆਰਥਿਕਤਾ ਨੂੰ ਬੋਹਤ ਵੱਡੀ ਸੱਟ ਲੱਗੀ ਹੈ। ਕਈ ਕਾਰਨ ਕਈ ਤਰਾਂ ਦੀਆ ਮੁਸ਼ਕਿਲਾਂ ਦਾ ਫੇਫਾਇਦਾ ਹੋਇਆ ਹਨ. ਵਿਸ਼ਵ ਸਿਹਤ ਸੰਗਠਨ ਨੇ covid nineteen ਨੂੰ ਵੈਸ਼ਵਿਕ ਮਹਾਮਾਰੀ ਐਲਾਨਿਆ ਹੈ। ਇਸਦੀ ਸੁਰੁਵਾਤ ਚੀਨ ਤੋਂ ਹੀ ਕੀਤੀ ਗਈ ਹੈ। ਜਿਸ ਕਾਰਨ ਇਹਨਾਂ ਦੇਸ਼ਾਂ ਦੇ ਵਿਚ ਵਧੇਰੇ ਜਾਨਾ ਨੂੰ ਨੁਕਸਾਨ ਹੋਏ ਹਨ ਤੇ ਏਹ੍ਹ ਬਿਮਾਰੀ ਤੋਂ ਸਾਨੂ ਠੀਕ ਹੋਣ ਦੇ ਲਈ ਲੱਗ ਲੱਗਭਗ ਨੱਬੇ percent ਤੋਂ ਉਪਰ ਪਹੋੰਚ ਗਈ ਹੈ। ਵੈਸ਼ਵਿਕ ਮਾਰੀ ਮਹਾਮਾਰੀ ਤੇ ਸੰਸਾਰ ਭਰ ਦੇ ਵਿੱਚ ਅਨੇਕਾਂ ਬੁਰੇ ਪ੍ਰਭਾਵ ਨਜ਼ਰ ਆਏ ਹਨ ਜਿਨ੍ਹਾਂ ਦੇਸ਼ਾਂ ਦੀ ਪਹਿਲਾ

ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇ ਕਿ middle east sir peter syndrome ਅਤੇ ਕਈ ਬਿਮਾਰੀਆਂ ਦੇ ਕਾਰਨ ਬਣਦੇ ਹਨ corona virus ਦੀ ਪਹਿਚਾਣ ਚੀਨ ਵਿੱਚ ਦੋ ਹਜ਼ਾਰ ਉਨੀ ਦੇ ਵਿਚ ਹੋਈ ਸੀ. ਇਹਨਾਂ ਅਹ ਨਵਾਂ corona virus ਜਿਸ ਦੀ ਪਹਿਲਾ ਇਨਸਾਨਾਂ ਦੇ ਵਿੱਚ ਪਹਿਚਾਣ ਨਹੀਂ ਕੀਤੀ ਗਈ ਸੀ ਅਗਰ ਕਿਸੇ ਵਿਅਕਤੀ ਨੂੰ corona virus ਹੋ ਜਾਂਦਾ ਏ ਤਾ ਵਿਅਕਤੀ ਨੂੰ ਸਲਾਹ ਦਿਤੀ ਜਾਂਦੀ ਹੈ। ਕੇ ਤੁਸੀ ਕਿਸੇ ਵਿਅਕਤੀ ਦੇ ਸੰਪਰਕ ਦੇ ਵਿਚ ਨਹੀਂ ਆਉਣਾ ਅਤੇ ਉਸ ਤੋਂ ਦੂਰ ਰਹਿਣਾ ਹੈ। ਇਥੇ ਇਸੇ ਮੰਤਰਾਲੇ ਦੇ ਕੁਜ ਦਿਸ਼ਾ ਨਿਰਦੇਸ਼ਕ ਬਚਨ ਦਾ ਕਾਰਨ ਹਨ। ਉਮੀਦ ਹੈ ਕਿ ਤੁਹਾਨੂੰ ਮੇਰਾ ਵਿਚਾਰ ਅੱਛਾ ਲੱਗਿਆ ਹੋਵੇ ਗਾ ਧੰਨਵਾਦ ਜੀ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

corona ਕੀ ਚੀਜ਼ ਆ ਜਿਹੜੀ ਪੂਰੇ ਭਾਰਤ india ਵਿੱਚ ਮਤਲਬ ਕੇ ਬਾਹਰ country ਵਿੱਚ ਵੀ ਹੈ ਦੀਦੀ ਇਹਨੂੰ ਆਪਾਂ ਵੈਸੇ ਤਾਂ could ਵੀ ਕਹਿੰਦੇ ਵੀ could nineteen ਕੁਛ ਨਾਮ ਨਾਲ ਮਸਹੂਰ ਇਹ ਇੱਕ ਤਰ੍ਹਾਂ

ਤੇ ਹੁਣ ਆਪਣੇ ਭਾਰਤ ਵਿੱਚ ਆ ਕੇ ਹੁਣ ਆਪਾਂ ਸੁਣ ਰਹੇ ਹਾਂ ਵੀ ਇਸ ਬੰਦੇ ਨੂੰ corona ਹੋ ਹੋਗਿਆ ਇਹਦੀ ਵੀ ਇੱਕ stage ਹੁੰਦੀ ਆ ਅਗਰ ਇਹ ਜਿਆਦਾ stage ਤੇ ਆ ਜਾਵੇ ਫ਼ੇਰ ਬੰਦਾ ਬਚ ਨੀ ਸਕਦਾ

ਤੇ corona ਦੇ ਵਿੱਚ ਕੀ ਹੁੰਦਾ mostly ਕਿਆ ਹੁੰਦਾ ਖਾਂਸੀ ਹੋਊਗੀ cough ਹੋਣ ਲੱਗਜੂਗਾ

ਜੁਕਾਮ ਹੋਊਗਾ sir ਚ ਦਰਦ ਹੋਊਗਾ

ਫ਼ੇਰ ਉਵੀੰ ਮਤਲਬ ਕੇ ਹੁੰਦਾ same ਹੁੰਦਾ ਪਰ ਜਿਹੜਾ ਬੁਖਾਰ ਹੁੰਦਾ ਇੱਕ ਆਪਾਂ ਨੂੰ normal ਬੁਖਾਰ

ਦੋ ਦਿਨ ਰਿਹਾ paracetamol ਖਾਇਆ ਠੀਕ ਹੋਗਿਆ

ਪਰ ਜਦ ਆਵਾਂ ਏਵੇਂ ਆਪਾਂ ਨੂੰ corona ਵਾਲਾ ਹੋਊਗਾ ਨਾ ਇਹ ਚ ਆਪਾਂ paracetamol ਵੀ ਖਾਲੋ Dolo ਵੀ ਖਾਲੋ

ਪਰ ਇਹਦੇ ਨਾਲ ਆਪਣਾ ਬੁਖਾਰ ਨੀ control ਚ ਆਉਗਾ ਥੋੜੇ ਦੇਰ ਲਈ ਥਮ ਜੁਗਾ ਫ਼ੇਰ ਉੱਠ ਜੁਗਾ

ਦੀਦੀ ਜਿਹੜੇ ਬੰਦੇ ਨੂੰ ਵੀ corona ਨਾ ਹੁੰਦਾ ਉਹਦੇ ਮੁੰਹ ਦਾ taste ਚਲਾ ਜਾਂਦਾ ਨਾ ਉਹਨੂੰ ਨਮਕ ਦਾ ਸਵਾਦ ਲੱਗਦਾ

ਜਿਹੜੇ ਲੋਕੀ ਵੀ ਜਾਂ ਚੀਨ ਤੋਂ ਆਪਣੇ ਕੋਈ ਭਾਰਤੀ ਹੋਣਗੇ ਉਹ ਆਏ ਹੋਣੇ ਆਪਣੇ ਦੇਸ਼ ਦੇ ਵਿੱਚ